ਤੇ ਕੁਛ ਸਾਹਮਣੇ ਮੰਦਿਰ ਵਿੱਚ ਤਸਵੀਰਾਂ ਮੂਰਤੀਆਂ ਨਜ਼ਰ ਆ ਰਹੀਆਂ ਹਨ।

ਊਪਰ ਉਸਦੇ ਕੁਛ ਕਾਗਜ ਲੱਗੇ ਹੋਏ ਹਨ ਕੁਛ ਟੇਪਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆ ਹਨ ਵਿੰਡੋਜ਼ ਦਿਖਾਈ ਦੇ --

ਸਾਹਮਣੇ ਇੱਕ ਅ ਬੋਰਡ ਦਿਖਾਈ ਦੇ ਰਹੇ ਹਨ ਇੱਕ ਅ ਦੇ ਰਹੀ ਹਨ ਬੌਕਸ ਦਿਖਾਈ ਦੇ ਰਹੇ ਹਨ ਵੈਸੇ ਤੇ ਉਸ ਵਿੱਚ ਕੁਛ ਮੀਟਰ ਨਜਰ ਆ ਰਹੇ ਹਨ।

ਆ ਇੱਕ ਬੈਡ ਦਿਖਾਈ ਦੇ ਰਿਹਾ ਹੈ ਉੱਪਰ ਚਦਰ ਲੱਗੀ ਹੋਈ ਹੈ ਅ ਵਿਛੀ ਵੀ ਹੋਈ ਹੈ।

ਆ ਖੁੱਲਾ ਹੋਲ ਦਿਖਾਈ ਦੇ ਰਿਹਾ ਹੈ ਮੈਰਿਜ ਹੋਲ ਦਿਖਾਈ ਦੇ ਰਿਹਾ ਹੈ ਅਤੇ ਉਸ ਵਿੱਚ--

ਅ ਦਿਖਾਈ ਦੇ ਰਹਾ ਹੈ ਅ ਇੱਕ ਜਿਮ ਨਜ਼ਰ ਆ ਰਿਹਾ ਹੈ ਅਤੇ ਉਸ ਵਿੱਚ ਬਹੁਤ ਸਾਰੇ --

ਸਾਹਮਣੇ ਕੁਝ ਟੇਬਲ ਲਗੇ ਹੁਏ ਹੈ ਕੁਛ ਲੋਗ ਦਿਖਾਈ ਦੇ ਰਹੇ ਹਨ ਅਤੇ ਕੁਛ--

ਪੇਪਰ ਦਿਖਾਈ ਦੇ ਰਿਹਾ ਹੈ ਰੱਦੀ ਦਿਖਾਈ ਦੇ ਰਹੀ ਹੈ ਬਹੁਤ ਸਾਰੀਆਂ ਲਾਈਟਾਂ ਨਜ਼ਰ ਆ ਰਹੀਆਂ ਹਨ ਪੌੜੀਆਂ ਦਿਖਾਈ ਦੇ ਰਹੀਆਂ ਹਨ।

ਸਾਹਮਣੇ ਇਕ ਮਿ ਮਿੱਟੀ ਦੇ ਢੇਰ ਦਿਖਾਈ ਦੇ ਰਹੇ ਹਨ।

ਜਾਲੀਆਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਬਹੁਤ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ।

ਅਤੇ ਇੱਕ ਅ ਜਾਲੀ ਲੱਗੀ ਹੋਈ ਨੈੱਟ ਦੀ। ਗ੍ਰੀਨ ਚਾਦਰ ਲੱਗੀ ਹੋਈ ਹੈ ਅਤੇ ਸਾਹਮਣੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ।

ਸਾਹਮਣੇ ਇੱਕ ਅ ਹਾਲ ਦਿਖਾਈ ਦੇ ਰਿਹਾ ਆ ਮੈਰੀਜ ਹਾਲ ਦਿਖਾਈ ਦੇ ਰਿਹਾ ਹੈ।